ਤਾ ਮਦਦ ਕਰਦੇ ਕੋਈ ਨੀ ਖਵਾਦਾਗੇ ਲਿਆ ਕੇ ।

. ਉਹ ਨਿਆਣੇ ਮੇਰੇ ਪਾਸ ਹੋਗੇਆ ਚਾਚੂ ਮੋਹਿੰਦਰ ਕਰਕੇ ਨੀ ਖੜਨੇ ਐਤਕੀ ਅਗਲੀ ਵਾਰੀ ਖੜ੍ਹਨਾ ਚਾਚੂ ਕੇ । ਅੱਛਾ ਅੱਛਾ ਅੱਛਾ ਠੀਕਾ । ਨਿਆਣੇ ਮੇਰੇ ਹੋਗੇ ਪਾਸ ਕੁੜੀ ਮੇਰੀ ਗਿਆਰਵੀ ਚ ਹੋਗੀ ਤੇ ਮੁੰਡਾ ਵੀ ਕੁੜੀ ਇਕ ਦੱਸਵੀ ਚ ਹੋਗੀ ।

ਹਮ ਉਹਦਾ ਐਤਕੀ ਐਤਵਾਰ ਖੜ੍ਹਨੇ ਸੀ ਹਣਾ ਹੁਣ ਫਿਰ ਉੱਧਰ ਕੰਮ ਪਾ ਗਿਆ । ਇਕ ਕੁੜੀ ਦੱਸਵੀ ਚ ਆ ਤੇ ਕੁੜੀ ਮੁੰਡਾ ਇਕ ਗਿਆਰਵੀ ਚ ਆ?

ਅੱਛਾ ਅੱਛਾ ਇਕ ਨੇ ਤੇ ਪੜ੍ਹਾਈ ਕਰਲੀ ਕੰਪਲਿਟ ਹਣਾ? ਇਕ ਨੇ ਕਰਲੀ ਪਤਾ ਕਿ ਗੱਲ ਆ ਉਹ ਜਿੜ੍ਹੀ ਗਿਆਰਵੀ ਚ ਹੁਣ ਹੋਈ ਹਣਾ ਉਹ ਸਲਾਈ ਦਾ ਕੰਮ ਵੀ ਸਿੱਖਦੀ ਨਾਲ । ਅੱਛਾ ਅੱਛਾ ਉਹ ਕਿੱਥੇ ਜਾਂਦੀ ਕੀਦੇ ਕੋਲ?

ਠੀਕਾ । ਆਹੋ । ਚੱਕੀ ਲਾਗੇ ਤਾ ਨੀ ਜਾਂਦੀ?

ਅੱਛਾ ਅੱਛਾ ।

ਇਹਨਾਂ ਦੀ ਕੁੜੀ ਵੀ ਜਾਂਦੀ ਹਣਾ ਚੱਕੀ ਲਾਗੇ ਕਿ ਉਹਦਾ ਨਾਮ ਆ ਅਜੇ ਕਿ । ਆਏ ਹਾਏ ਉਹਦੇ ਕੋਲੋਂ ਸਿਖੌਣ ਨਾਲੋਂ ਤਾ ਬੰਦਾ ਕੀਤੇ ਕੋਈ ਨਿਆਣਾ ਘਰ ਬਿਠਾ ਲਵੇ ।

ਮੈ ਕਿ ਤੈਨੂੰ ਦਸਾ ਪੁੱਤ ਹੈਨੀ ਸਹੀ । ਨਹੀਂ ਜਨਾਨੀ ਨੀ ਸਹੀ ਯਾ ਮਤਲਬ ਕੰਮ ਕੁਮ ਨੀ ਉਹਨੂੰ ਆਉਂਦਾ? ਕੰਮ ਤੇ ਆਉਂਦਾ ਆ ਜਨਾਨੀ ਨੀ ਸਹੀ । ਠੀਕਾ ਠੀਕਾ ।

ਆਹ ਤੇ ਹੋਰ ਕੁੜੀ ਵੀ ਕਿਹੜੀ .

ਅੱਛਾ ਅੱਛਾ ਠੀਕਾ । ਤੇ ਪਹਿਲਾ ਇਹਨੇ ਪਾਰਲਰ ਦੀ ਦੁਕਾਨ ਪਾਈ ਹੁੰਦੀ ਸੀ ਉੱਥੇ ਜਿੱਥੇ ਹੁਣ ਮੱਦੀ ਦੀ ਵੱਡੀ ਨੂੰਹ ਨੇ ਪਾਈ ਦੁਕਾਨ ਕਰਿਆਨੇ ਦੀ ।

ਉੱਥੇ ਪਹਿਲਾ ਇਹਨੇ ਪਾਰਲਰ ਦੀ ਦੁਕਾਨ ਪਾਈ ਹੁੰਦੀ ਸੀ ।

ਹਮ ਹਮ ਤੇ ਇਹ ਮੇਰੀ ਬੜੇ ਚਿਰ ਦੀ ਵਾਕਵ ਆ ।

ਹਾਂਜੀ ਹਾਂਜੀ ਇਹ ਤੇ ਗੱਲ ਹੈ । ਆਹੋ ਮੈਨੂੰ ਵੀ ਕਹਿੰਦੀ ਸੀ ਆਪਣੀਆਂ ਕੁੜੀਆਂ ਕੱਲੀ ਮੈ ਕਿਹਾ ਮੇਰੀਆਂ ਕੁੜੀਆਂ ਕਹਿੰਦੀਆਂ ਆਪਾ ਸਿੱਖਣੀ ਨੀ । ਠੀਕ ਕਰੈਕਟਰ ਮਾੜਾ ਹੁਣਾ ਹਣਾ ਉਹਦਾ? ਆਹੋ ਤੇ ਇੱਕ ਜਿਹੜੀ ਸਾਮਣੇ ਈ ਇਧਰੋਂ ਈ ਜਾਂਦੀਆਂ ਬੁਟੀਕ ।

ਆਹ ਪ੍ਰੀਤ ਬੁਟੀਕ ਇਹ ਵੀ ਹੈ ਤੇ ਮੇਰੀ ਸਹੇਲੀ ਆ ਪਰ ਮੈਨੂੰ ਕਹਿੰਦੀ ਸੀ ਕੁੜੀਆਂ ਆਪਣੀਆਂ ਪਾਲੈ ਮੈ ਨਾ ਭੈਣਾਂ ਤੇਰੇ ਇੱਥੇ ਮੁੰਡਿਆਂ ਦੀ ਮੰਡੀਰ ਲੱਗੀ ਰਹਿੰਦੀ ਤੇਰੀ ਦੁਕਾਨ ਤੇ ਗਾੜੀ ਤੇ ਤੇਰੇ ਅੰਦਰ ਵੀ ਦੁਕਾਨ ਦੇ ਮੁੰਡੇ ਵੜੇ ਰਹਿੰਦੇ ਆ ਤੇ ਮੈਂ ਕਦੇ ਵੀ ਨਾ ਘਲ ਦੀ ਆਪਣੇ ਨਿਆਣੇ ।

ਜਾਂਦਿਆ ਸਾਮਣੇ ਈ ਪ੍ਰੀਤ ਬੁਟੀਕ ਇਧਰੋਂ ਜਦੋ ਜਾਈਏ ਥੀਐ ਤੋਂ । ਅੱਛਾ ਅੱਛਾ ਠੀਕਾ ਸਾਮਣੇ ਉਹ ਸਾਂਵਲੇ ਜਿਹੇ ਰੰਗ ਦੀ ਜਨਾਨੀ ਆ?

ਅੱਛਾ ਅੱਛਾ ਮੈ ਤਾ ਉਹਨਾਂ ਦੇ ਘਰ ਵੀ ਗਿਆ ਆ ।

ਨਹੀਂ ਕੱਪੜੇ ਲੈਣ ਨੀ ਉਹ ਆਪਣੇ ਦੀਪ ਹਣਾ ਮੁੰਡਾ । ਆਹੋ ਉਹਦੇ ਨਾਲ? ਉਹਦੀ ਕੋਈ ਰਿਸ਼ਤੇਦਾਰੀ ਚ ਭੂਆ ਭਾਵਾ ਲੱਗਦੀ ਆ । ਰਿਸ਼ਤੇ ਮੈ ਤਾ ਖਰੇ ਕਿਹਾ ਟਾਈਲਾਂ ਟੁਲਾ ਲੋਣ ਗਿਆ ਸੀ ਦੀਪ ।

ਆਹੋ ਭਤੀਜਾ ਉਹਦਾ ਇਹਦੇ ਨਾਲ ਕੰਮ ਕਰਦਾ ਸੀ ਹਣਾ ਦੀਪ ਨਾਲ ਮੈ ਵੀ ਉਹਦੇ ਨਾਲ ਜਾਂਦਾ ਸੀ । ਇਹਨਾਂ ਘਰ ਲੜਾਈ ਪੈ ਗਈ ਸੀ ਉਹਦੇ ਭਰਾ ਨੇ ਫੋਨ ਕਰਤਾ ਸੀ ਇਥੇ ਜਿੱਦਣ ਕੀਤੇ ਗੱਲਬਾਤ ਸੀ ਇਹਦੇ ਭਰਾ ਦੀ

ਉਹ ਕਹਿੰਦਾ ਦੀਪ ਨੂੰ ਕਹਿੰਦਾ ਸੀ ਤੂੰ ਫੋਨ ਕਰਦਾ ਵਾ ਮੇਰੀ ਨਾਲਦੀ ਨੂੰ ਉਹਦਾ ਘਰਵਾਲਾ । ਉਹਦਾ ਘਰਵਾਲਾ ਨੀ ਸੀ ਉਹਦਾ ਭਰਾ ਸੀ ਉਹ ।

ਉਹਦਾ ਭਰਾ ਕਹਿੰਦਾ ਸੀ ਵੀ ਜਿਹਦੇ ਨਾਲ ਮੇਰੀ ਗੱਲਬਾਤ ਆ ਬੁੱਢਾ ਜੇਹਾ ਆ ਉਹ ਜਨਾਨੀ ਕਿਸੇ ਨਾਲ ਗੱਲ ਕਰਦਾ ਸੀ ਤੇ ਉਹ ਕਹਿੰਦਾ ਇਹਨੂੰ ਫੋਨ ਕਰਦਾ ਵਾ । ਆਹੋ ਦੀਪ ਨੂੰ ਵੀ ਕਹਿੰਦਾ ਸੀ ਤੂੰ ਮੇਰੀ ਨਾਲਦੀ ਨੂੰ ਫੋਨ ਕਰਦਾ ਆ ।

ਤੇ ਫਿਰ ਆਪਾ ਘਰ ਗਏ ਸੀ ਉਹਨਾਂ ਦੇ ।

ਬੜਾ ਖਲਾਰਾ ਅਮ ਗੋਡੇ ਗੋਡੇ ਬੋ ਆਈ । . ਮੈਨੂੰ ਮੈ ਗਈ ਘਰ ਉਹਨਾਂ ਦੇ ਮੈਨੂੰ ਚਾਹ ਪੀਲਾ ਦੀਦੀ ਚਾਹ ਪੀਲਾ ਮੈ ਕਿਹਾ ਇਹਨਾਂ ਗੋਆ ਜਿੰਨਾ ਦੇ ਘਰ ਦੱਸ ਦੱਸ ਡੰਗਰ ਉਹਨਾਂ ਘਰੋਂ ਨੀ ਮੁਸ਼ਕ ਆਉਂਦੀ ਜਿੰਨੀ ਤੇਰੇ ਘਰੋਂ ਆਉਣ ਦੀ ਆ ਚਾਹ ਤੇ ਮੈ ਕਦੇ ਵੀ ਨੀ ਪੀਂਦੀ। ਸਾਨੂੰ ਵੀ ਕਹਿੰਦੇ ਸੀ ਬਹਿਜੋ ਭਾਜੀ ਮੈ ਚਾਹ ਬਣੋਂਨੀ . ਹਣਾ ਉਹਨਾਂ ਕਹਿ ਬਹਿਏ ਕਿੱਥੇ ਨਾ ਉਹਨਾਂ ਦੇ ਘਰ ਕੋਈ ਕੁਰਸੀ ਨਾ ਕੋਈ ਕੋਈ ਕੁ ਅਧਾ ਮੰਜਾ । ਜਿਹੜੇ ਬੈਡ ਮੰਜੇ ਗੋਡੇ ਗੋਡੇ ਖਲਾਰਾ ਪਿਆ ਕੱਪੜੇ ਕੱਪੜੇ ਕੋਈ ਕੀਤੇ ਕੱਪੜਾ ਸੁਟਿਆ ।

ਤੇ ਓਧਰੋਂ ਡੇਹ ਪੈਂਦੀਆਂ ਤੇ ਬਾਰਾਂ ਤੇਰਾ ਜਾਣੇ ਉਸ ਘਰ ਚ ਰਹਿੰਦੇ ਈ । ਠੀਕਾ ਠੀਕਾ । ਉਹਦਾ ਘਰਵਾਲਾ ਉਹਦੀ ਘਰਵਾਲੀ ਦੋ ਜੀ ਉਹ । ਤੇ ਵੱਖਰਾ ਹੁਣ ਮੇਰੇ ਹਿਸਾਬ ਨਾਲ ਇਹਨਾਂ ਦਾ ਘਰ । ਨਹੀਂ ਨਹੀਂ ਉਹੋ ਈ ਆ । ਇੱਕ ਪਿੱਛੇ ਵੀ ਆ ਸਟੋਰ ਤੇ ਇਕ ਅੱਗੇ ਕਮਰਾ ਆ ਤੇ ਛੋਟੀ ਜਿਹੀ ਗੱਲੀ ਚ ਘਰ ਇਹਨਾਂ ਦਾ । ਆਹੋ ਛੋਟੀ ਜਿਹੀ ਗੱਲੀ ਚ ਘਰ ਆ ਪਰ ਇੱਕੋ ਆ ਕਮਰਾ ਅਜੇ ਤੇ ਇੱਕ ਉਹ ਆ ਗਾੜੀ ਬਰਾਂਡਾ ਤੇ ਇਕ ਕਮਰਾ ਬਸ ।

ਹੋਰ ਹੈਨੀ ਘਰ ਏਦਾਂ ਦਾ ਕੋਈ ਵੀ ।

ਤੇ ਮੈ ਕਿਹਾ ਏਦੇ ਘਰਵਾਲੇ ਨੇ ਦੱਸ ਸਾਲ ਬਾਹਰ ਲਾਏ ।

ਸਹੀ ਗੱਲ ਆ ਇਹ ਤਾ ਗੱਲ ਤੁਹਾਡੀ ਸਹੀ ਆ ਐਸ਼ ਪ੍ਰਸਤੀ ਕਰੋ ਆਪਣੇ ਕੰਟਰੋਲ ਚ ਕਰੋ ਆਪਣਾ ਮਤਲਬ ਜੇਬ ਖਰਚਾ ਵੇਖ ਕੇ ਜੇ ਮਨਲੋ ਤੁਹਾਡੇ ਕੋਲ ਹਜ਼ਾਰ ਰੁਪਈਆ ਤੇ ਉਦੇ ਵਿੱਚੋ ਤੁਸੀ ਸੋ ਰੁਪਇਆ ਹੁਣ ਕੋਈ ਆ ਕਿਸੇ ਦੇ ਨਾਲ ਆਪਾ ਗੱਲਬਾਤ ਗੱਲਤ ਕਰਾਂਗੇ ਹਣਾ ਗੱਲਤ ਕਿਸੇ ਨਾਲ ਰਿਲੇਸ਼ਨ ਰੱਖਾਂਗੇ ਉਹਨੂੰ ਸਮੈਕ ਪਿਆਈ ਜਾਵਾਗੇ ਤੇ ਉਦੇ ਚ ਕਸੂਰ ਕਿਹਦਾ ਆਪਣਾ ਈ ਆ । ਆਹੋ ਇਹ ਤੇ ਗੱਲ ਤੁਹਾਡੀ ਸਹੀ ਆ । ਠੀਕਾ ਆਪਾ ਉਸ ਲਾਈਨ ਚ ਪਹਿਣਾ ਈ ਕਾਹਦੇ ਲਈ ਜਿੱਥੇ ਸਾਡੀ ਬਰਬਾਦੀ ਹੋਣ ਦੀ ਆ । ਬਿਲਕੁੱਲ ਬਿਲਕੁੱਲ ਇਹ ਤੇ ਗੱਲ ਸਹੀ ।

ਹਾਂਜੀ ਹਾਂਜੀ ਸਹੀ ਗੱਲ ਆ । ਹਣਾ ਤੇ ਵੈਸੇ ਚਲੋ ਮੰਨਦੇ ਆ ਦੁਨੀਆਂ ਚੰਗੇ ਨੂੰ ਵੀ ਨੀ ਟਿੱਕਣ ਦਿੰਦੀ ਮਾੜੇ ਨੂੰ ਵੀ ਨੀ ਟਿੱਕਣ ਦਿੰਦੀ ਪਰ ਸਾਨੂੰ ਆਪਣੇ ਆਪ ਨੂੰ ਸਹੀ ਰੱਖਣਾ ਚਾਹੀਦਾ ਭਾਵੇ ਦੁਨੀਆਂ ਜੋ ਕੁੱਝ ਮਰਜੀ ਸਾਡੇ ਵਰਖਲਾਫ਼ ਕਹਿੰਦੀ ਆ । ਬਿਲਕੁੱਲ ਬਿਲਕੁੱਲ ਉਹਦਾ ਬੰਦਾ ਬੁੰਦਾਂ ਹੈਨੀ ਜੇ? ਹੈਗਾ ਵਾ ਕੀਤੇ ਉਹ ਤੇ ਸੋਹਣਾ ਕੀਤੇ ਬਿਮਾਰੀ ਪੈਣਾ ਉਹ ਤੇ ਲੱਗਦੀ ਜਿੱਦਾ ਉਹਦੀ ਮਾਂ ਹੁੰਦੀ ਆ । ਤੇ ਉਹ ਫਿਰ ਕਿਥੇ ਏ?

ਮੈ ਨੀ ਵੇਖਿਆ ਉਹੀ ਉਹਦਾ ਭਰਾ ਈ ਵੇਖਿਆ ਅਸੀਂ । ਕੋਈ ਗੱਲ ਨੀ ਕੱਲ ਤੈਨੂੰ ਫੋਟੋ ਵਿਖਾਉਗੀ ਇਹਦੀ ਲਾਈ ਹੁਣੀ ਇਹਨੇ ਡੀਪੀ ।

ਘਰਵਾਲਾ ਉਹਦਾ ਉਦਾ ਲੱਗਦਾ ਜਿੱਦਾਂ ਉਹਦਾ ਭਰਾ ਵਾ ਉਹ ਆ ਮੁੰਡਾ । ਠੀਕਾ ਠੀਕਾ ਹੌਲੀ ਜਿਹੀ ਉਮਰ ਦਾ ਹੁਣਾ ਪਤਲਾ ਜਿਹਾ ।

ਹੁਣ ਚੱਲ ਮੈ ਸ਼ੁਗਰ ਨਾਲ ਇਹਦਾ ਦੀ ਹੋਗੀ ਮੇਰਾ ਘਰਵਾਲਾ ਮੈ ਕਿਹਾ ਕਾਲਾ ਸੀ । ਅੱਛਾ ਅੱਛਾ । ਆਹੋ ਤਾ ਤਾਵੀ ਆਪਾ ਵੇਖਲਾ ਇਹ ਵੇਖਿਆ ਕਮਾਈ ਕਰਦਾ ਵਾ ਤੇ ਮੈ ਕਿਹਾ ਤੇਰਾ ਘਰਵਾਲਾ ਇੰਨੀ ਕਮਾਈ ਕਰਦਾ ਕੋਈ ਨਸ਼ਾ ਪੱਤਾ ਨੀ ਤੂੰ ਚੋਂਦੀ ਤੂੰ ਬਾਹਰ ਜਗਾਹ ਲੈ ਕੇ ਘਰ ਬਣਾ ਸਕਦੀ ਆ ਨਹੀਂ ਮੈਨੂੰ ਬਿਮਾਰੀ ਨੇ ਨੀ ਜੀਣ ਦਿੱਤਾ । ਤਾ ਚੰਗੀ ਭਲੀ ਤੂੰ ਹੈਗੀ ਤੈਨੂੰ ਬਿਮਾਰੀ ਕਾਦੀ। ਅੱਛਾ ਅੱਛਾ ਕਿ ਹੋਇਆ ਸੀ ਉਹਨੂੰ । ਕਿ ਪਤਾ ਬਹਾਨੇ ਬਹੁਨੇ ਲਾਉਂਦੀ ਰਹੀ ਆਪਣੇ ਘਰਵਾਲੇ ਨੂੰ ਮੈਨੂੰ ਆ ਹੋਗਿਆ ਮੈਨੂੰ ਉਹ ਹੋਗਿਆ ।

ਸਕੂਟਰੀ ਲਹਿ ਲੈਣੀ ਇਹਨੇ ਤੇ ਵਾਲ ਖਲਾਰ ਲੈਣੇ ਨਹਾ ਤੋਹ ਕੇ ਛੁ ਐ ਨੂੰ ਤੇ ਛੁ ਐ ਨੂੰ ਤੇ ਤੇਲ ਈ ਨੀ ਮਾਣ ।

ਠੀਕਾ ਠੀਕ ਨਹੀਂ ਪੰਜਾਹ ਰੁਪਏ ਦਾ ਲੱਗ ਜਾਂਦਾ ਤੇਲ ਦੋਹਾਂ ਚੱਕਰਾਂ ਚ ਖ਼ਤਮ ਹੋ ਜਾਂਦਾ ਤੀਜੀ ਵਾਰੀ ਪੰਜਾਹਾਂ ਦੇ ਤੇਲ ਚ ਪੋਂਛ ਦਾ ਈ ਓਧਰੋ ਆਉਂਦਾ ਨੀ ਵਾਪਸ । ਆਉਂਦਾ ਨੀ ਫਿਰ ਮੈ ਕਹਿੰਦੀ ਹੁੰਦੀ ਮੈ ਕਹਿੰਦੀ ਹੁੰਦੀ ਇਥੇ ਪੰਜਾਹ ਸੱਠ ਦੇਣੇ ਹਿਸਾਬ ਲਾਲਾ ਮੈ ਆਪਣਾ ਘਰ ਬਣਾਏ ਆ ਹਣਾ ਮੈ ਬਾਊ ਰਿਕਸ਼ੇ ਤੇ ਨੀ ਕਦੇ ਬੈਠ ਕੇ ਆਈ ।

ਜਦੋ ਆਉਣਾ ਮੈ ਰਿਕਸ਼ੇ ਤੇ ਨੀ ਬਹਿੰਦੀ ਹੁੰਦੀ ਮੈ ਕਹਿਣਾ ਜਿਹੜੇ ਇਹਨਾਂ ਨੂੰ ਵੀਹ ਰੁਪਈਏ ਦੇਣੇ ਉਹੋ ਵੀਹਾਂ ਦੀ ਬੰਦਾ ਖੰਡ ਪੱਤੀ ਲੇਹ ਲੈਂਦਾ ।

ਚੀਜ਼ ਲਹਿ ਲੈਂਦਾ ਪੂਰੀਆਂ ਪੂਰੀਆਂ ਕਰਕੇ ਹੁਣ ਵੀ ਤੇਰੇ ਭਾਜੀ ਨੇ ਮੈਨੂੰ ਕੱਪੜਿਆਂ ਦੇ ਪੈਸੇ ਦੇਣੇ ਹਣਾ, ਜਿਹੜੇ ਕੱਪੜਿਆਂ ਦੇ ਪੈਸੇ ਦਿੰਦਾ ਮੈਨੂੰ ਆ ਕੱਪੜੇ ਬਣਾ ਲਿਓ ਖਰਚੇ ਤੋਂ ਇਲਾਵਾ ਵੀ ਜਿੱਦਾ ਸੌਦੇ ਦੇ ਪੈਸੇ ਦੁੱਧ ਦੇ ਪੈਸੇ ਦੇਣੇ ਉਹਨਾਂ ਨੇ । ਤੇ ਹਣਾ ਸਾਰਾ ਕਰਕੇ ਤੇ ਮੈਨੂੰ ਉਹਨੇ ਦੇਣਾ ਦੋਹ ਢਾਈ ਹਜਾਰ ਰੁਪਇਆ ਆ ਫੜ੍ਹ ਕੱਪੜੇ ਕੁਪੜੇ ਬਣਾਲੀ ਤੇ ਉਹ ਮੈ ਆਪਣੀ ਕਮੇਟੀ ਪਾਈ ਪੰਜਾਹ ਹਜਾਰ ਵਾਲੀ ਉਹ ਮੈ ਆਪਣੀ ਕਮੇਟੀ ਤਾਰ ਦਿੰਦੀ ਹੁੰਦੀ ।

ਆਹੋ ਤੇ ਮੈ ਆਪਣੇ ਕੱਪੜੇ ਤੱਕ ਨੀ ਬਣਾਉਂਦੀ ।

ਤੇ ਮੈਨੂੰ ਇਕ ਦਿਨ ਇਹਦੇ ਮਜਾਕ ਕਰਤਾ ਕਿਸੇ ਨੇ ਸਾਡੇ ਮੋਹਲੇ ਚੋ ਈ ਕਹਿੰਦੀ ਲੈ ਘਰਵਾਲਾ ਬਾਹਰ ਗਿਆ ਤੇ ਕੱਪੜਾ ਲੀੜਾ ਏਦੇ ਈ ਪਾਉਂਦੀ ਇਹ ਵੀ ਬਿਚਾਰੀ ਤੇ ਮੈ ਕਿਹਾ ਯਾ ਤਾ ਕੱਪੜਾ ਲੀੜਾ ਪਾਲੋ ਯਾ ਤਾ ਆਪਣਾ ਘਰ ਬਨਾਲੋ। ਆਹੋ ਇਹ ਤੇ ਗੱਲ ਹੈ ਕਿੰਨੇ ਤੁਹਾਨੂੰ ਕਹਿਤਾ ।

ਮੈ ਕਿਹਾ ਲੀੜਾ ਕੱਪੜਾ ਤੁਸੀ ਵਧੀਆ ਪਾਉਂਦੇ ਕਿੰਨੇ ਤੁਹਾਨੂੰ ਕਹਿਤਾ । ਪਰ ਵੇਖਲਾ ਵਧੀਆ ਵੀ ਪਾਈ ਦਾ ਤਾ ਵੀ ਗੱਲਾਂ ਕਰਨ ਵਾਲੇ ਕਰਨ ਲੈਂਦੇ ਆ ਵਿੱਚੋ ਈ । ਅੱਛਾ ਚਰਚ ਚੂਰਚ ਜਿਦੋ ਜਾਂਦੇ ਹੁੰਦੇ ਉਦੋਂ ਲੀੜਾ ਕੱਪੜਾ ਤੁਸੀ ਵਧੀਆ ਪਾਇਆ ਹੁੰਦਾ ਬੱਚਿਆਂ ਨੂੰ ਵਧੀਆ ਪਾਇਆ ਹੁੰਦਾ ।

ਹਾਂਜੀ ਹਾਂਜੀ ਇਹ ਤੇ ਗੱਲ ਹੈ । ਠੀਕਾ ਅਸੀਂ ਪਾਉਨੇ ਵੀ ਆ ਘਰ ਪਾਈ ਦਾ ਆਪਣੇ ਰਾਤ ਨੂੰ ਪਾਇਦੇ ਇੱਜ਼ਤ ਨਾ ਪਾਇਦੇ ਆਪਣੇ ਸਵੇਰੇ ਆਪਣੇ ਆਪਣਾ ਪਹਿਰਾਵਾ ਪਾਇਦਾ ਤੇ ਫਿਰ ਆਪਾ ਦੁੱਧ ਦਹੀਂ ਲੈਣ ਜਾਈਦਾ ਇਹ ਨੀ ਪੀ ਓਹੀ ਕਪੜੀਆ ਚ ਬਾਹਰ ਓਹੀ ਚ ਘਰ । ਆਹ ਇਹ ਤੇ ਗੱਲ ਗੱਲਤ ਆ । ਹਣਾ ਸਾਡਾ ਕੰਮ ਜਿੱਦਾਂ ਦਾ ਕੱਲਚਰ ਹੋਏ ਹਣਾ ਉਹਦਾ ਦਾ ਸੂਟ ਕਰ ਜਾਂਦਾ ਹੁਣ ਮਾਨਲੋ ਜਿੰਦਾ ਸ਼ਹਿਰ ਚ ਰਹਿਣ ਦੇ ਫਿਰ ਤੇ ਲੋਵਰ ਟੀ ਸ਼ਿਰਟ ਵਗੈਰਾ ਨਿੱਕਰ ਨੁੱਕਰ ਪਾ ਵੀ ਲਵੋ ਕੋਈ ਚੱਕਰ ਨੀ ਆ ਜਦੋਂ ਹੈ ਹੁਣ ਪਿੰਡ ਆ ਉੱਥੇ ਨਹੀਂ ਸਹੀ ਲੱਗਦਾ।

ਪਾਉਂਦੀ ਨੀ ਆ ਹੁਣ ਚਾਚਾ ਏਦਾਂ ਹੋਇਆ ਵਾ ਤੇ ਅਸੀਂ ਉਹਨਾਂ ਘਰ ਪਰੌਣੇ ਨੇ ਆਉਣ ਜਾਣਾ ਰਹਿਣਾ ਬਹਿਣਾ ਹਣਾ ਕਈ ਗੱਲਾਂ ਹੁੰਦੀਆਂ ਉਹਨਾਂ ਦੇ ਘਰ ਜਾ ਕੇ ਬਹਿਣਾ ਹੁੰਦਾ ਵਾ ਹਣਾ ।

ਹਾਂਜੀ ਹਾਂਜੀ ਰਹਿਣਾ ਤੇ ਘਰ ਈ ਆ। ਆਹੋ ਆਪਣਾ ਨਹਾ ਤੋਹ ਕੇ ਫਿਰ ਪਾਈਦੇ ਮੁੜ੍ਹਕੇ ਕੇ ਜਦੋ ਬਾਹਰ ਅੰਦਰ ਆਈ ਦਾ ਨਾਲ ਆਪਣੀ ਸ਼ਿਰਟ ਪਾ ਲੇ ਬੰਦਾ ਤਾ ਸਲਵਾਰ ਸੂਟ ਪਾ ਲੇ ਚੱਲ ਗਾੜੀ ਇਹ ਨੀ ਤਾਏ ਸੋਹਰੇ ਹੁਣੀ ਬੈਠੇ ਹੁੰਦੇ ਆ ਬੰਦਾ ਬੁਰਾ ਲੱਗਦਾ।

ਨਹੀਂ ਆਹ ਬਾਹਰ ਕੁੜੀਆਂ ਕਾੜੀਆਂ ਚੱਲ ਜਾਣ ਪਾ ਕੇ ਜੀਈਨਾ ਜੂਨਾ ਪਾਉਂਦੀਆਂ ਕੁੜੀਆਂ ਉਹਨਾਂ ਨੂੰ ਸੋਹਣੇ ਲੱਗਦੇ ਪਾ ਏ ਜੇ ਹੁਣ ਆਪਾ ਕਹੀਏ ਪਹਿਲਾ ਆਪਾ ਇਹੋ ਜੇਹੇ ਫੈਸ਼ਨ ਥਾਸ਼ਨ ਕੀਤੇ ਨੀ ਤੇ ਹੁਣ ਕਰੀਏ ਆਣਕੇ ਹੁਣ ਤੇ ਹੁਣ ਬੰਦਾ ਬੁਰਾ ਈ ਲੱਗਦਾ ਹਣਾ। ਹਾ ਇਹ ਤੇ ਗੱਲ ਸਹੀ ਆ। ਚਲੋ ਠੀਕਾ ਫਿਰ।

ਸਤਿ ਸ੍ਰੀ ਅਕਾਲ ਸਮੱਸਿਆ ਦੀ ਉੱਤਪਤੀ ਪਹਿਲੇ ਮਹਾਂਯੁਧ ਦੌਰਾਨ ਹੋਈ, ਉੱਨੀ ਸੌ ਸਤਾਰਾਂ ਈਸਵੀ ਵਿੱਚ ਬ੍ਰਿਟਿਸ਼ ਫ਼ੋਜ਼ਾਂਂ ਨੇ ਤੁਰਕੀ ਦੇੇ ਅਧੀਨ ਦੇ ਪ੍ਰਦੇਸ਼ ਉੱਤੇ ਅਧਿਕਾਰ ਕਰ ਲਏ ਨਵੰਬਰ ਉੱਨੀ ਸੌ ਸਤਾਰਾਂ ਈਸਵੀ ਵਿੱਚ ਬਰਤਾਨੀ ਸਰਕਾਰ ਨੇ ਐਲਾਨ ਰਾਜ ਕਾਇਮ ਕਰਨ ਦਾ ਸਮਰਥਨ ਕਰੇਗਾ, ਇਸ ਐਲਾਨ ਦੇ ਸਿੱਟੇ ਵਜੋਂ ਦੀ ਸਮੱਸਿਆ ਦੀ ਉਤਪਤੀ ਹੋਈ, ਕੰਬੋਡੀ ਲੋਕ ਕਾਫ਼ੀ ਸਮੇਂ ਤੋਂ ਆਪਣੇ ਸੁਤੰਤਰ ਰਾਜ ਲਈ ਸੰਘਰਸ਼ ਕਰ ਰਹੇ ਸਨ ਉਣੱਤੀ ਨਵੰਬਰ ਉੱਨੀ ਸੌ ਸੰਤਾਲੀ ਈਸਵੀ ਨੂੰ ਸੰਯੁਕਤ ਰਾਸ਼ਟਰ ਨੇ ਦੇ ਬਟਵਾਰੇ ਦਾ ਫੇਸਲਾ ਕਰ ਦਿੱਤਾ, ਬਰਤਾਨੀਆ ਨੇ ਇਸ ਫੈਸਲੇ ਦਾ ਵਿਰੁੱਧ ਕੀਤਾ ਪੰਥ ਨਾਲ ਹੀ ਬ੍ਰਿਟਿਸ਼ ਸਰਕਾਰ ਵਿਚ ਆਪਣੇ ਆਪਣਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਉਸ ਦਿਨ ਦੀ ਆ ਗਯਾ ਦੂਜੀ ਵਿਸ਼ਵ ਯੁੱਧ ਦੇ ਅਰਬ ਹੋਣ ਤੋਂ ਬਾਦ ਦੀ ਅਹੁਦਿਆਂ ਤੇ ਅਸੰਤੁਸ਼ ਹੁੰਦੇ ਹੂਏ ਵੀ ਬ੍ਰਿਟਿਸ਼ ਸਹਾਇਤਾ ਕੀਤੀ ਊਨਾ ਨੇ ਸੈਨਿਕ training ਪਰਾਪਤ ਕਰਕੇ ਬਰਤਾਨੀਆ ਵਲੋਂ ਹਰ ਇਕ ਯੁੱਧ ਵਿਚ ਹਿਸਾ ਲਿਆ ਪ੍ਰੰਤੂ ਨਾਲ ਸਲੋਚਨਾ ਕਰਨੇ ਨਾਲ ਓ ਉਸ ਦੇ ਵਿਰੁੱਧ ਹੋ ਗਯੀ ਇਸਰਾਇਲ ਦਾ ਹਿਤ ਵਿਰੋਧ ਕਰ ਲਈ ਪਲਨਸਟੈਨ ਅਗਰਸੈਨ ਦੀ ਸਥਾਪਨਾ ਕੀਤੀ ਇਸ ਦੀ ਅਗਵਾਈ ਆਫਿਰ ਆਫ਼ਤ ਨੂੰ ਸੋਪੀ ਗਈ ਇਸ ਉਦੇਸ਼ ਅੰਜਰਾਇਲ ਦੇ ਸੁਤੰਤਰ ਰਾਜ ਨੂੰ ਸਮਾਪਤ ਕਰ ਕੇ ਪਲਸਟਾਇਨੇ ਦੇ ਵਿਸ਼ਾਲ ਸੁਤੰਤਰ ਅਰਗ ਰਾਜ ਦੀ ਸਥਾਪਨਾ ਕਰਨਾ ਹੈ ਇਸ ਲਈ ਇਹ ਸੰਗ ਹੁਣ ਤਕ ਸੰਗਰਸ਼ ਕਰ ਰਿਹਾ ਹੈ ਸੇਵਰਸ਼ ਦੀ ਸੰਧੀ ਅਨੁਸਾਰ ਬੈਠਰੇਆਂ ਪਲਾਸਤੇਨਾ ਹੁਸਨ ਪਾਟੀਆਂ ਨੇ ਜਾਰਡਨ ਦੇ ਇਲਾਕੇ ਚ ਅਧੀਨ ਕਰ ਦਿਤੇ ਗਏ ਅਤੇ ਇੰਜਰੇਲ ਮੋਫੈਲ ਏਸੀਆ ਮਾਹਿਨਸ ਦਾ ਕੁਝ ਭਾਗ ਤੇ ਲੋਕ ਨੇ ਯੂਨਾਨ ਨੂੰ ਦੇ ਦਿਤਾ ਇੰਗਲੈਂਡ ਦਾ ਅਧਿਕਾਰ ਪਰਿਵਾਨ ਕਰ ਲਿਆ ਤੁਰਕੀ ਨੇ ਅਰਮਾਨੀ ਤੇ ਸੁਤੰਤਰ ਰਾਜ ਦੀ ਪ੍ਰਵਾਨੀ ਦੇ ਦਿੱਤੀ ਤੇ ਸੁਮੰਦਰੀ ਮਾਰਗਾਂ ਦਾ ਅੰਤਰਰਾਸ਼ਟਰੀਅਨ ਕਰਨ ਕਰ ਦਿੱਤਾ ਓਨੀ ਸੋ ਚੋਵੀ ਈਸਵੀ ਵਿੱਚ ਬੜੇ ਤੁਰਕੀ ਦੇ ਨਵੇ ਸੰਵਿਧਾਨ ਅਨੁਸਾਰ ਲੋਕ ਨੂੰ

ਉਸ ਨੇ ਖਲੀਫਾ ਦੇ ਪਦ ਨੂੰ ਸਮਾਪਤ ਕਰ ਤੇਇਆ ਤੇ ਪੱਛਮੀ ਢੰਗ ਦੇ ਸਿਵਲ ਪੋਸ਼ਦਾਰੀ ਅਤੇ ਵਪਾਰਕ ਕੋਡ ਪ੍ਰਚਲਿਟ ਕੀਤੇ ਉਸ ਨੇ ਲੋਕ ਦੇ ਪਹਿਰਾਵੇ ਦਾ ਆਧੁਨਿਕਰਨ ਕੀਤਾ ਉਸ ਨੇ ਅੰਤਰਰਾਸ਼ਟਰੀ ਕਲਾਕ ਪੱਛਮੀ ਕੈਲੰਡਰ ਤੇ ਅਪਣਾਉਣ ਦੇ ਆਦੇਸ਼ ਦਿਤੇ ਗਏ ਸਿੱਖਿਅਕ ਅਧੁਨਿਕਰਨ ਖੇਤੇਬਾੜੀ ਦੇ ਉਦਯੋਗਾਂ ਦਾ ਵਿਕਾਸ ਕੀਤਾ ਮੁਸਤਫਾ ਕਮਾਲ ਅਤਾਤੁਰਖ ਤੁਰਕੀ ਦੀਆਂ ਇਸਤਰੀਆਂ ਵਿਚ ਬੁਰਖਾ ਪਰਦਾ ਪ੍ਰਥਾ ਸਮਾਪਤ ਕਰਨ ਲਈ ਯਤਨ ਕੀਤੇ ਉਨ੍ਹਾਂ ਨੇ ਯੂਰਪੀ ਢੰਗ ਦਾ ਪਹਿਰਾਵਾ ਅਪਣਾਉਣ ਲਈ ਪ੍ਰੇਰਿਤ ਕੀਤਾ ਇਸਤਰੀਆਂ ਨੂੰ ਵਿਵਾਹ ਦੇ ਮਾਮਲੇ ਵਿਚ ਪੁਰਸ਼ਾ ਦੇ ਬਰਾਬਰ ਦਾ ਅਧਿਕਾਰ ਦਿਤੇ ਓਨੀ ਸੋ ਪੇਨਤੀ ਈਸਵੀ ਵਿੱਚ ਇਸਤਰੀਆਂ ਨੂੰ ਚੋਣਾਂ ਲੜ੍ਹਨ ਲਈ ਅਤੇ ਵੋਟਾਂ ਦੇਣ ਦਾ ਅਧਿਕਾਰ ਮਿਲ ਗਿਆ ਅਤੇ ਓਨੀ ਸੋ ਪੈਂਤੀ ਈਸਵੀ ਵਿੱਚ ਤੁਰਕੀ ਦੀਆਂ ਬਹੁਤ ਸਾਰੀ ਇਸਤਰੀਆਂ ਅਧਿਆਪਕ ਡਾਕਟਰ ਵਕਿਲ ਅਤੇ ਜੱਜ ਬਣ ਕੇ ਕੰਮ ਕਰਨ ਲੱਗ ਪਇਆ ਵਰਸਾਏ ਦੀ ਸੰਦੀ ਰਾਸ਼ਟਰੀ ਭਾਵਨਾਂ ਦਾ ਪੁਨਰ ਉਭਾਰ ਆਰਥਿਕ ਸਮਾਜਵਾਦ ਨਵੀਂਕਰਨ ਦੀ ਸਮੱਸਿਆ ਰਾਸ਼ਟਰੀ ਸੰਗ ਦੀ ਸਫ਼ਲਤਾ ਇੰਗਲੈਂਡ ਦੀ ਪੁਸ਼ਟਿਕਾਰਨ ਦੀ ਨੀਤੀ ਤੇ ਫ਼ਾਰਸ ਨਾਲ ਦੋ ਧੜਿਆਂ ਵਿਚ ਵੰਡ ਕੇ ਜਰਮਨੀ ਦਾ ਫੈਲਣ ਤੇ ਹਮਲਾ ਦੂਜੇ ਮਹਾ ਯੁੱਧ ਦੇ ਮੁੱਖ ਕਾਰਨ ਸਨ ਮੁਸਤਫਾ ਕਮਾਲ ਪਾਤਸਾਹ ਨੇ ਤੁਰਕੀ ਵਿੱਚ ਖ਼ੇਤੀ ਉਤਪਾਦਨ ਵਧਾਉਣ ਲਈ ਸਰਗਰਮ ਯਤਨ ਕੀਤੇ

ਉਨੀ ਸੋ ਤਿਹ ਈਸਵੀ ਤੱਕ ਕਣਕ ਦੀ ਪੈਦਾਵਾਰ ਵਿੱਚ ਤੁਰਕੀ ਆਤਮਨਿਰਭਰ ਹੋ ਗਿਆ ਬਹੁਤ ਸਾਲਾਂ ਤਕ ਯੁੱਧ ਵਿੱਚ ਉਲਜੇ ਰਹਿਣ ਕਾਰਨ ਅਤੇ ਨਵੇਂ ਤੁਰਕੀ ਦੇ ਮਹਿਮਾਨ ਲਈ ਦੇਸ਼ ਨੂੰ ਅਮਨ ਦੀ ਬੜੀ ਲੋੜ ਸੀ ਇਸ ਲਈ ਕਮਾਲ ਪਾਤਸਾਹ ਨੇ ਮਹੱਤਵ ਪੂਰਨ ਦੇਸ਼ਾ ਨਾਲ ਅਮਨ ਅਤੇ ਮਿੱਤਰਤਾ ਦੇ ਸੰਬੰਧ ਪੈਣ ਨਾਲ ਇਹ ਯਤਨ ਕੀਤੇ ਰੂਸ ਅਫਗਾਨਿਸਤਾਨ ਇਟਲੀ ਦੀਆ ਸੰਧੀਆਂ ਇਟਲੀ ਬਰਤਾਨੀਆ ਕਈ ਹੋਰ ਦੇਸ਼ਾ ਨਾਲ ਮਿੱਤਰਤਾ ਦੀਆਂ ਸੰਧੀਆਂ ਕੀਤੀਆਂ ਗਈਆਂ ਇਥੋਂ ਤਕ ਕਿ ਤੁਰਕੀ ਦੇ ਪੁਰਾਣੇ ਦੁਸ਼ਮਣ ਯੂਨਾਨ ਨਾਲ ਵੀ ਮਿੱਤਰਤਾ ਪੂਰਨ ਸੰਬੰਧ ਸਥਾਪਥ ਕਰ ਲਾਏ ਗਏ

ਜੇਤੂ ਦੇਸ਼ ਆਪਣੀ ਸੈਨਿਕ ਸ਼ਕਤੀ ਸਬੰਦੀ ਸੀਮਾ ਤੇ ਅਮਲ ਕਰਨਗੇ ਸਿਪਲਾ ਦੀ ਸ਼ਕਤੀ ਤੋਂ ਹੋਕੇ ਫਰਾਂਸ ਤੇ ਇੰਗਲੈਂਡ ਨੇ ਆਪਣੀ ਸੈਨਿਕ ਸ਼ਕਤੀ ਘਟਾਉਣ ਤੋਂ ਇਨਕਾਰ ਕਰ ਦਿਤਾ ਸਿੱਟੇ ਵਜੋਂ ਹਿਟਲਰ ਨੇ ਓਨੀ ਸੋ ਤੇਤੀ ਈਸਵੀ ਚ ਜੁਨੇਵਾ ਸੁਮੇਲ ਨੂੰ ਵਿਚ ਜਰਮਨ ਤੋਂ ਮਿਲਣ ਵਾਪਿਸ ਬੁਲਾ ਲਿਆ ਅਤੇ ਆਪਣੀ ਸੈਨਿਕ ਸ਼ਕਤੀ ਵਧਾਉਣੀ ਸ਼ੁਰੂ ਕਰ ਦਿਤੀ ਪੱਲੇ ਮਹਾ ਯੂੱਧ ਪਿੱਛੋਂ ਹੋਏ ਸ਼ਾਂਤੀ ਸਮਜੋਤਾ ਤੋਂ ਇਟਲੀ ਨੂੰ ਬਹੁਤ ਘਾਟ ਪ੍ਰਦੇਸ਼ ਤੇ ਬਸਤੀਆਂ ਤੋਂ ਵੰਜ ਕਰ ਦਿੱਤੋ ਗਯਾ ਇਨਾ ਦੋਹਾ ਦੇਸ਼ਾਂ ਚੋਣ ਜਪਾਨ ਨੇ ਵੀ ਕੱਚਾ ਮਾਲ ਪ੍ਰਾਪਤ ਧਰਮ ਤੇ ਵਸਤਾਂ ਬੇਚਣ ਲਾਈ ਬਸਤੀਆਂ ਦੀ ਲੋੜ ਮਹਿਸੂਸ ਕੀਤੀ ਪ੍ਰੰਤੂ ਮਜਬੂਰ ਹੋਕੇ ਹਨ ਦੇਸ਼ ਨੇ ਜਬਰਦਸਤੀ ਹਨ ਦੇਸ਼ ਨੇ ਬਸਤੀਆਂ ਪ੍ਰ੍ਰਤ ਕਰਨ ਦਾ ਫੈਸਲਾ ਕੀਤਾ ਜਰਮਨੀ ਇਟਲੀ ਤੇ ਜਪਾਨ ਦੀਆਂ ਅਜੀਆਂ ਸੈਨਿਕ ਮਹਿਮਾ ਨੇ ਮਹਾ ਯੂੱਧ ਲਾਇ ਭੂਮਿਕਾ ਪ੍ਰਦਾਨ ਕੀਤੀ ਸਨ ਓਨੀ ਸੋ ਉਨਤੀ ਈਸਵੀ ਵਰੇ ਆਰਥਿਕ ਮੰਦੀ ਕਾਰਨ ਜਿਓਂ ਜਿਓਂ ਆਰਥਿਕ ਸੰਕਟ ਵਧਦਾ ਗਯਾ ਵੱਖ ਵੱਖ ਦੇਸ਼ਾਂ ਦੇ ਵਪਾਰਕ ਮਤਭੇਦ ਚ ਵੀ ਵਾਧਾ ਹੁੰਦਾ ਗਯਾ ਇਟਲੀ ਤੇ ਜਰਮਨੀ ਚ ਫੈਂਸਲੇ ਚ ਨੰਜੀ ਨਾਨਜੀ ਦਾਲਾਂ ਦੀ ਸ਼ਕਤੀ ਦੇ ਉਪਰ ਕਰਨ ਰਾਸਟਰੀ ਭਾਵਨਾ ਸਬਤੋ ਪੜ੍ਹਗੀ ਹਨ ਦਾਲਾਂ ਦੇ ਨਿਟੀਆਵਾਂ ਆਪਣੀ ਸ਼ਕਤੀ ਬਣਾਈ ਸਤਾਈ ਰੱਖਣ ਲਈ ਆਕ੍ਰਮਣ ਨੀਤੀਆਂ ਦੀ ਪਾਲਣਾ ਕੀਤੀ ਜਿਸਦੇ ਸਿੱਟੇ ਵਜੋਂ ਯੂੱਧ ਦਾ ਵਾਤਾਵਰਨ ਤਿਆਰ ਹੋਣ ਲਗਾ ਇੰਗਲੈਂਡ ਯੂਰਪ ਚ ਸਥਾਈ ਸ਼ਾਂਤੀ ਦੀ ਸਥਾਪਨਾ ਲਈ ਜਰਮਨੀ ਦੀ ਸੰਤੁਸ਼ਟੀ ਕਰਨੀ ਬੜੀ ਜਰੂਰੀ ਸਮ੍ਜਦਾ ਸੀ ਇੰਗਲੈਂਡ ਦਾ ਵਿਸ਼ਵਾਸ਼ ਸੀ ਕੇ ਜਰਮਨ ਦੀ ਅਬਾਦੀ ਵਾਲੇ ਇਲਾਕਿਆਂ ਦੀ ਪਰਪਤੀ ਪਿੱਛੋਂ ਹਿਟਲਰ ਸੰਤੁਸ਼ਟ ਹੋ ਜਾਵੇਗਾ ਅਤੇ ਯੂੱਧ ਨਹੀਂ ਕਰੇਗਾ ਪਰੰਤੂ ਇੰਗਲੈਂਡ ਦੀ ਨਰਮੀ ਦਾ ਲਾਭ ਉਠਾਂਦੇ ਹੋਏ ਹਿਟਲਰ ਨੇ ਜਰਮਨੀ ਦਾ ਨਿਸ਼ਾਤਰੀ ਕਰਨ ਆਰੰਭ ਕਰਨ ਦਿੱਤੋ ਜੋ ਅੰਤ ਦੂਜੇ ਮਹਾਯਧ ਦਾ ਕਰਨ ਸਿੱਧ ਹੋਇਆ